ਉਹ ਬੂਟਿਆਂ ਤੇ ਬਹੁਤ ਛੋਟੇ ਛੋਟੇ ਫੁੱਲ ਲੱਗੇ ਹੋਏ ਨੇ ਤੇ ਉਹਦੇ ਟੇਬਲ ਤੇ ਜਿਹੜੇ ਟੇਬਲ ਤੇ ਉਹਨੇ ਬੂਟੇ ਰੱਖੇ ਨੇ ਉਸ ਟੇਬਲ ਦੇ ਅੱਗੇ ਇੱਕ ਲਾਲ ਕਲਰ ਦੀ--

ਇਹ ਸਾਹਮਣੇ ਵਾਲੀ ਸੜਕ ਤੇ ਸਾਨੂੰ ਕਾਰਾਂ ਨਜ਼ਰ ਆ ਰਹੀਆਂ ਨੇ ਜਿਹੜੀ ਦੋ ਕਾਰਾਂ ਆਪਸ ਤੇ ਆਸ ਪਾਸ ਖਲੋਤੀਆਂ ਹੋਈਆਂ ਨੇ ਇਕ ਤੇ ਸਾਡੇ--

ਕਲਰ ਜਿਹੜੀ ਕਾਰ ਹੈਗੀ ਉਹਦਾ ਕਲਰ ਵਾਈਟ ਕਲਰ ਤੇ ਦੂਜੀ ਜਿਹੜੀ ਕਾਰ ਹੈਗੀ ਉਹਦਾ ਕਲਰ ਹੈ ਸਿਲਵਰ ਕਲਰ ਦੋਨੋਂ ਕਾਰ ਕਿਸੀ ਦਫਤਰ ਯਾਨੀ ਕਿਸੇ--

ਲਾਈਟਿੰਗ ਨਾਲ ਤਿਆਰ ਕੀਤਾ ਗਿਆ ਤਾਂ ਕਿ ਇਹਨੂੰ ਬਹੁਤ ਹੀ ਚੰਗਾ ਲੂਕ ਦਿੱਤਾ ਜਾ ਸਕੇ ਤੇ ਇਹਨੂੰ ਬਹੁਤ ਹੀ ਪਿਆਰਾ ਬਣਾਇਆ ਜਾ ਸਕੇ ਤੇ ਇਥੇ ਇੱਕ ਵਿਆਹ ਦੀ--

ਉਹ ਬਾਹਰ ਬੋਰਡ ਲੱਗਾ ਹੋਇਆ ਕਿ ਹਰ ਚੀਜ਼ ਪੰਦਰਾਂ ਰੁਪਏ ਦੀ ਹੈਗੀ ਆ ਤੁਸੀਂ ਵੇਖ ਸਕਦੇ ਹੋ ਪੰਦਰਾਂ ਰੁਪਏ ਦਾ ਬੋਰਡ ਲੱਗਾ ਹੋਇਆ ਯਾਨੀ ਤੁਸੀਂ ਕੋਈ ਵੀ ਜੋਵੈਲਰੀ ਖਰੀਦੋ ਕੁਝ ਵੀ ਖਰੀਦੋ ਉਹ ਪੰਦਰਾਂ ਰੁਪਏ ਦਾ ਹੈਗਾ।

ਲਗਾ ਰਹੇ ਸਾਨੂੰ ਜਿਮ ਨਜ਼ਰ ਆ ਰਿਹਾ ਜੀਮ ਵੀ ਸਾਨੂੰ ਦੇਖਣ ਵਾਸਤੇ ਜਿਹੜਾ ਬਾਡੀ ਬਿਲਡਿੰਗ ਕਰਨ ਵਾਸਤੇ ਜਿਹੜੇ ਵੀ ਸਾਨੂੰ।

ਉਸੇ ਕੁਰਸੀ ਟੇਬਲ ਤੇ ਚੇਅਰ ਲਗਾ ਕੇ ਕੁਝ ਕਾਪੀ ਵਿੱਚ ਨੋਟ ਕਰਦਾ ਪਿਆ ਹੈ ਤੇ ਆਪਣਾ ਕੰਮ ਫਿਨਿਸ਼ ਕਰਦਾ ਮੈਂ ਆਪਣੀ ਪ੍ਰੋਜੈਕਟ ਫਾਈਲ ਨੂੰ ਪੂਰਾ--

ਇਹ ਜਿਹੜਾ ਚਿੱਤਰ ਦਿੱਤਾ ਗਿਆ ਇਹਦੇ ਵਿੱਚ ਇਹ ਜੰਪ ਕਰਨ ਵਾਲਾ ਇੱਕ ਉਪਕਰਨ ਹੈਗਾ ਜਿਹਨੂੰ ਪਲੇ ਗਰਾਉਂਡ ਜਾਂ--

ਪਲੇ ਗਰੁੱਪ ਚਾਹੇ ਫਿਰ ਬੱਚਾ ਯੂਜ਼ ਕੀਤਾ ਜਾਂਦਾ ਹੈ ਤਾਂ ਕਿ ਬੱਚੇ ਦੇ ਵਿੱਚ ਜੰਪ ਕਰਕੇ ਬਾਉਂਸ ਕਰ ਕਰ ਕੇ ਜੰਪ ਕਰ ਸਕਣ --

ਬਜ਼ੁਰਗ ਔਰਤ ਵੀ ਬੈਠੀ ਹੋਈ ਆ ਤੇ ਉਹਦੇ ਨਾਲ ਕੁਰਸੀ ਤੇ ਇੱਕ ਨੀਲੇ ਕਲਰ ਦਾ ਸੂਟ ਪਾ ਕੇ ਇੱਕ ਔਰਤ ਹੋਰ ਬੈਠੀ ਹੋਈ ਆ ਤੇ ਕਾਫੀ ਲੋਕ ਖਲੋਤੇ ਹੋਏ --

ਬਹੁਤ ਹੀ ਅੱਛੀ ਡੈਕੋਰੇਸ਼ਨ ਕੀਤੀ ਗਈ ਆ ਇਸ ਰੂਮ ਵਿੱਚ ਤੁਸੀਂ ਵੇਖ ਸਕਦੇ ਹੋ ਸਾਨੂੰ ਫਲਾਵਰ ਪੋਟ ਨਜ਼ਰ ਆ ਰਹੇ ਨੇ --

ਟੋਲ ਟੈਕਸ ਤੇ ਪੇ ਕਰਨਾ ਪੈਂਦਾ ਹੈ ਚਾਹੇ ਉਹ ਛੋਟੀ ਹੋਏ ਚਾਹੇ ਫੌਰ ਵੀਲਰ ਹੋਵੇ ਚਾਹੇ ਟੂ ਵੀਲਰ ਹੋਵੇ।

ਉਹਦੇ ਥੋੜ੍ਹਾ ਹੋਰ ਅੱਗੇ ਦੇਖੀਏ ਤੇ ਛੋਟੇ ਛੋਟੇ ਸਾਨੂੰ ਪੌਦੇ ਨਜ਼ਰ --

ਸਾਨੂੰ ਦੁਕਾਨ ਨਜ਼ਰ ਆ ਰਹੀ ਐ ਜੋ ਕਿ ਟਾਇਰਾਂ ਦੀ ਦੁਕਾਨ ਹੈਗੀ ਐ ਜੋ ਕਾਫੀ ਵੱਡੀ ਦੁਕਾਨ ਹੈਗੀ ਐਂ ਦੁਕਾਨ ਦਾ ਨਾਮ ਹੈਗਾ ਆਰ_ਕੇ ਬ੍ਰਦਰਜ਼ ਟਾਇਰਸ ।

ਇਹ ਦੁਕਾਨ ਦਾ ਜੇਹੜਾ ਬੋਰਡ ਹੇਗਾ ਆ ਓਹ ਲਾਲ ਕਲਰ ਦੇ ਨਾਲ ਪੇਂਟ ਕਿੱਤਾ ਗਿਆ ਹੈ ਓਹਦਾ ਜੇਹੜਾ ਬੈਨਰ ਵਾ ਦੁਕਾਨ ਦੀ ਛੱਤ ਤੇ ਵੀ ਲਗਾਇਆ ਗਿਆ ਹੈ ਤੇ ਦੁਕਾਨ ਥੱਲੇ ਵੀ ਦੀ --

ਇਹ ਸਾਨੂੰ ਖੁੱਲੀ ਜੀ ਸੜਕ ਨਜ਼ਰ ਆ ਰਹੀ ਆ ਬਹੁਤ ਹੀ ਖੁੱਲੀ ਚੌੜੀ ਸੜਕ ਹੈਗੀ ਆ ਜਿਹਦੇ ਵਿੱਚ ਖਾਲੀ ਸਾਨੂੰ ਇੱਕ ਕਾਰ ਨਜ਼ਰ ਆ ਰਹੀ ਆ।

ਹਾਰਟ ਸ਼ੇਪ ਦਾ ਪੀਲੋ ਬਹੁਤ ਸਾਰੀ ਚੀਜ਼ਾਂ ਹੈਗੀਆਂ ਜੋ ਅਸੀਂ ਕਿਸੇ ਨੂੰ ਗਿਫਟ ਕਰੀਏ।

ਜਗਹਾ ਤੇ ਚੌਂਕ ਦੇ ਅਲਗ ਅਲਗ ਮਾਤਾ ਦੇ ਪੰਡਾਲ ਲਗਾਏ ਜਾਂਦੇ ਮਾਤਾ ਦੇ ਨੌ ਰੂਪਾਂ ਦੀ ਮੂਰਤੀ ਸਜਾਈ ਜਾਂਦੀ ਹੈ ਤੇ ਲੋਕ।

ਤੇ ਉਧਰ ਦੀ ਜਨਤਾ ਜਿਹੜੀ ਆਉਂਦੀ ਹੈ ਰੋਜ਼ ਦਰਸ਼ਨ ਕਰਨ ਆਉਂਦੇ ਨੇ ਆਰਤੀ ਵਿੱਚ ਸ਼ਾਮਿਲ ਹੁੰਦੇ ਨੇ ਤੇ ਪ੍ਰਸ਼ਾਦ ਲੈ ਰਹੇ ਨੇ ਤੇ--

ਰੈਕ ਵਿੱਚ ਸਾਨੂੰ ਖੁੱਲ ਕੇ ਸਮਾਨ ਭਰਿਆ ਹੋਇਆ ਬਹੁਤ ਹੀ ਜਿਆਦਾ ਸਮਾਨ ਠੂਸ ਠੂਸ ਕੇ ਭਰਿਆ ਹੋਇਆ ਕੁਝ ਵੀ ਅਸੀਂ ਇਥੇ ਲੈ ਸਕਦੇ ਹਾਂ ਚਾਹੇ ਖਾਣ ਦਾ ਹੋਵੇ --

ਝੂਮਰ ਲੱਗਿਆ ਹੈ ਇਹਦੇ ਵਿਚ ਲਾਲ ਕਲਰ ਦੇ ਕਾ ਕਾਂਚ ਨਾਲ ਓਹਨੂੰ ਸਜਾਇਆ ਗਿਆ ਹੈ ਤੇ ਨਾਲੇ ਵਿਚਕਾਰ ਫੁੱਲਵਾਰੀ ਦਾ ਕੰਮ ਕਿੱਤਾ ਗਿਆ ਹੈ ਬਹੁਤ ਹੀ।

ਅੱਖਾਂ ਦੇ ਸਾਹਮਣੇ ਇੱਕ ਪਲੇਟ ਵਿੱਚ ਲਾਲ ਲਾਲ ਰਸ ਭਰੀ ਲੀਚੀਆਂ ਰੱਖੀਆਂ ਹੋਈਆਂ ਨੇ ਲੀਚੀਆਂ ਦੇਖਦੇ ਹੀ ਮੇਰਾ ਉਹਨੂੰ ਖਾਣ ਦਾ ਮਨ ਕਰਦਾ ਪਿਆ ਕਿਉਂਕਿ ਲੀਚੀ --

ਇਹ ਤਸਵੀਰ ਹੈਗੀ ਬਹੁਤ ਹੀ ਬਹੁਤ ਹੀ ਸਨਸਰਟ ਦੀ ਯਾਨੀ ਸੂਰਜ ਅਸਤ ਹੋਣ ਵਾਲਾ ਸੂਰ।

ਇਹ ਇੱਕ ਗੁਮਲਿਆਂ ਦੀ ਦੁਕਾਨ ਹੈਗੀ ਆ ਤੁਸੀਂ ਵੇਖ ਸਕਦੇ ਹੋ ਇਹਦੇ ਵਿੱਚ ਬਹੁਤ ਹੀ ਕਲਰ ਫੁੱਲ ਗੁਮਲੇ ਸਾਨੂੰ ਨਜ਼ਰ ਆ ਰਹੇ ਨੇ।

ਇਹ ਸੰਤਰੇ ਬਹੁਤ ਹੀ ਜੂਸੀ ਖੱਟੇ ਮਿੱਠੇ ਹੁੰਦੇ ਜਿਹਦੇ ਨਾਲ ਬਹੁਤ ਹੀ ਟੇਸਟੀ ਜੂਸ ਅਸੀਂ ਪੀ ਸਕਦੇ ਹਾਂਂ।

ਇਹ ਕਲੀਨਿਕ ਹੈਗਾ ਕਲੀਨਿਕ ਵਿੱਚ ਜਿੱਥੇ ਅਸੀਂ ਅਲਟਰਾ ਸਾਊਂਡ ਵਗੈਰਾ ਜਾਂ ਐਕਸਰਾ ਜਾਂ ਉਹ ਕਰਵਾਇਆ ਜਾਂਦਾ ਆ ਉਹ ਰੂਮ ਹੈਗਾ।